ਨਹਿਰ ਵੀ ਹੈਗੀ ਏ ਬੁੜੀ ਆਂ ਸਾਹਿਬ ਦੇ ਅੱਗੇ ਨਹਿਰ ਵੀ ਹੈਗੀ ਏ ਹਾਂ ਨਹਿਰ ਤੋਂ ਅੱਗੇ ਬੜੇ ਪਿੰਡ ਹੈਗੇ ਨੇ ਖੇਤੀ ਬਾੜੀ ਬਹੁਤ ਹੈ ਉਹ side

ਹਨਜੀ ਓਥੋਂ ਸੰਗਤਾਂ ਬੜੀਆਂ ਬਈ ਲੰਗਰ ਵੀ ਬਹੁਤ ਲੈ ਕੇ ਆਂਦੀਆਂ ਨੇ ਬਣਾ ਬਣਾ ਕੇ

ਬੂੜੀਏ ਦੇ ਵਿਚ ਹੀ ਜਦੋ ਜਾਂਦੀ ਏ ਨਾ ਨਗਰ ਕੀਰਤਨ ਓਥੇ ਇੱਕ ਹੋਰ ਵੀ ਗੁਰੂਦੁਆਰਾ ਹੈਗਾ ਬੁੜੀਏ ਦੇ ਅੰਦਰ

ਹਨਜੀ ਉਹ ਗੁਰੂਦੁਆਰਾ ਵੀ ਬੜਾ ਵਧੀਆ ਹੈਗਾ ਓਥੇ ਵੀ ਪਤਾ ਨਹੀਂ ਕੇਹੜਾ ਪ program ਹੁੰਦਾ ਤੇ ਓਦੋ ਅੱਸੀ ਇੱਕ ਵਾਰੀ ਗਏ ਸੀ ਸਾਡੇ ਸਰਦਾਰ ਜੀ ਮਤਲਬ ਸੀ ਓਦੋ ਸਾਨੂ ਓਦੋ ਲੈ ਗਏ ਸੀ ਓਥੇ ਬੂੜੀਏ ਦੇ ਅੰਦਰ ਗੁਰੂਦੁਆਰਾ ਹੈ

ਇਹ ਇਹਨਾਂ ਦਿਨਾਂ ਵਿਚ ਹੀ ਕਰਦੇ ਨੇ programme ਹਾਂ ਇਸ ਵਾਰੀ ਬੁੜੀਆਂ ਸਾਹਿਬ ਜਿਸ time ਨਗਰ ਕੀਰਤਨ ਕੱਡਿਆ ਤੇ ਇਸ ਵਾਰ ਨਹੀਂ ਪਿਛਲੀ ਵਾਰ ਤੇ ਕਿ ਬੜਾ ਸਹਾਰ ਹੋ ਗਯਾ ਸੀ ਬੱਚੇ ਬੈਠੇ ਦੇ ਸੀ trolly ਚ ਤੇ ਤੇ ਗਲੀਆਂ ਹੈਗੀਆਂ ਛੋਟੀਆਂ ਸ਼ਹਿਰ ਦੀਆ

ਹੱਥ ਓਹਨੇ trolly ਤੇ ਰਖਿਆ ਦਾ ਸੀ ਉਹ ਵਧਾ ਦੇ ਨਾਲ ਓਹਦਾ ਹੱਥ ਲਗਿਆ ਬੇਚਾਰੇ ਦੀਆ ਉਂਗਲੀਆਂ ਹੀ ਕੱਟੀ ਗਇਆ ਬੱਚੇ ਦੀਆ ਓਹੋ ਫਿਰ ਤੁਸੀ ਦੇਖਿਆ ਸੀ ਨਹੀਂ ਦੇਖਿਆ ਹਾਂ ਅੱਸੀ ਪਿਛੇ ਹੀ ਸੀ ਤੇ ਬੇਚਾਰਾ ਬੜਾ ਹੀ ਖੂਨ ਨਿਕਲਿਆ ਬੱਚੇ ਦਾ ਬੜਾ ਹੀ ਰੋਯਾ ਬੱਚਾ ਫਟਾਫਟ ਲੈ ਕ ਗਏ ਓਹਨੂੰ ਫੇਰ

hospital ਲੈ ਕੇ ਗਏ ਤੇ ਐਵੀਂ ਜਦ ਬਹੁਤ ਸੰਗਤ ਹੁੰਦੀ ਏ ਨਾ ਤੇ ਐਵੀਂ ਦੇ ਕਯੀ ਵਾਰੀ ਹਾਦਸੇ ਵੀ ਹੋ ਜਾਂਦੇ ਨੇ ਉਹ ਬੜਾ ਮਨ ਖਰਾਬ ਹੁੰਦਾ ਬੱਚੇ ਹੁੰਦੇ ਏਨਾ ਬੱਚੇ ਫੇਰ ਇਧਰ ਦੌੜ ਓਦਰ ਦੌੜ ਭੱਜਦੇ ਰਹਿੰਦੇ ਨੇ ਬੱਚੇ ਵੇਖਦੇ ਵੀ ਨਹੀਂ ਹੈਗੇ ਨਾ ਕਿ ਹਨੀ ਭੀੜ ਅਸੀਂ ਨਾ ਜਾਈਏ ਕੋਈ ਕਿਸੇ ਦਾ ਠੇਡਾ ਲੱਗ ਜੇ ਗਾ ਕਿਸੇ ਦਾ ਕੁਛ ਹੋ ਜ ਗਏ ਬੱਚੇ ਦੌੜਦੇ ਆ ਤੇ ਮਾਵਾਂ ਪਿਛੇ ਪਿਛੇ ਘੁੰਮਦੀਆਂ ਨੇ

ਬੱਚੇ ਵੀ ਹੈਗੇ ਨੇ ਗੁਰੂਦੁਆਰੇ ਸਾਹਿਬ ਜਾਓ ਤੇ ਬੱਚੇ ਨਹੀਂ ਨਹੀਂ ਬੱਚੇ ਮਾਂ ਪਿਓ ਬੱਚਿਆਂ ਨੂੰ ਲੈ ਕੇ ਆਂਦੇ ਨੇ ਤੇ ਬੱਚਿਆਂ ਨੂੰ ਕੋਲ ਰੱਖਣਾ ਚਾਹਿਦਾ ਧਿਆਨ ਰੱਖਣਾ ਚਾਹੀਦਾ ਮਾਂ ਪਿਓ ਵੀ ਛੱਡ ਦਿੰਦੇ ਆ ਬਿਲਕੁਲ ਬੱਚਿਆਂ ਨੂੰ ਬਇ ਧਿਆਨ ਕਿਉਂਕਿ ਇਹਨੀ ਸੰਗਤ ਚ ਕੁਛ ਵੀ ਹੋ ਸਕਦਾ ਇਹਨੇ rush ਚ ਤੇ ਬਿਲਕੁਲ

ਮੈ police ਵੀ ਹੋਣੀ ਚਾਹੀਦੀ ਏ

ਹਾਂ ਹੈ ਸੀ ਪਰ ਹਨੀ ਨਹੀਂ ਸੀ ਇੱਕ ਥੋੜੇ ਹੀ ਸੀ ਲੇਕਿਨ ਅੱਛੀ ਹੋਣੀ ਚਾਹੀਦੀ ਸੀ security ਹੋਣੀ ਚਾਹੀਦੀ ਏ police ਦੀ ਵੀ ਨਾ ਤਾਕਿ ਫੇਰ ਐਵੇ ਜੇ ਹਾਦਸੇ ਨਾ ਹੋਣ

ਨਾਲ ਨਾਲ ਸਾਨੂ ਵੀ ਭੱਜਣਾ ਪੈਂਦਾ ਏ ਸ਼ਰਮ ਆਂਦੀ ਏ ਬੱਚੇ ਹਨ ਸ਼ਰਾਰਤੀ ਹੈਗੇ ਨੇ ਹਨਜੀ ਅੱਜ ਕੱਲ ਦੇ ਬੱਚੇ ਕੁਛ ਬਹੁਤ ਜ਼ਿਆਦਾ ਸ਼ਰਾਰਤੀ ਨੇ ਉਹਨਾਂ ਨੂੰ ਇਹ ਨਹੀਂ ਪਤਾ ਬਇ ਅੱਸੀ ਗੁਰੂਦੁਆਰੇ ਆਏ ਆ ਅੱਸੀ ਅਰਾਮ ਨਾਲ ਬੈਠੀਏ ਕੁਛ ਸੁਨਿਯੇ ਤੇ ਬੈਠੀਏ ਦੇਖੀਏ ਫਟਾਫਟ ਦੌੜਦੇ ਅੱਸੀ ਕੋਈ ਕਿਧਰੇ ਕੁਛ ਕਰਨ ਆਏ ਆ ਤੇ ਅਸੀਂ ਡੋਰੀਏ ਭੱਜੀਏ ਹਨਜੀ ਹੰਝੀਂ ਖੁੱਲੀ ਜਗਹ ਵੇ ਖਦੇ ਏ ਨਾ ਫ ਮੱਛਰ ਜਾਂਦੇ ਨੇ ਬੱਚੇ ਵੀ

,ਮਾਵਾਂ ਬੇਚਾਰੀਆਂ ਪਿਛੇ ਦੋੜਦੀਆਂ ਰਹਿ ਜਾਂਦੀਆਂ ਨੇ ਹੋਰ ਇੱਕ ਵਾਰੀ ਅੱਸੀ ਗਏ ਪਿਛਲੀ ਵਾਰੀ ਬੁੜੀਏ ਸਾਹਿਬ ਤੇ ਬੱਚਿਆਂ ਨੂੰ ਨਾਲ ਲੈ ਗਏ ਸਦਾ ਬਚਾ ਤੇ ਗੁਆਚ ਹੀ ਗਯਾ ਜੀ ਸਾਰਾ ਬੁੜੀਆਂ ਫੋਲ ਮਾਰਿਆ ਤੇ ਉਹ ਬੱਚਾ ਇਹਨਾਂ ਸ਼ਰਾਰਤੀ ਬੱਚਾ ਆਕੇ ਨਾ

ਹਨਜੀ ਹਾਂ ਨਹੀਂ ਇਹਨੀ ਸੰਗਤ ਚ ਬੱਚਿਆਂ ਦਾ ਧਿਆਨ ਬੜਾ ਰੱਖਣਾ ਪੈਂਦਾ ਏ ਫੇਰ ਨਹੀਂ ਤੇ ਬੱਚਾ ਆ ਤੇ ਚੋਟ ਲੱਗ ਜੇ ਗਈ ਆ ਇਹਦਰ ਉਹਦਰ ਹੋ ਜਾਂਦੇ ਆ ਗੁੱਮ ਜਾਂਦੇ ਏ ਜਾਂ ਤੇ ਸਟਾਲਾਂ ਦੇ ਵਿੱਚ ਵਾੜ ਵਾੜ ਕੇ ਨੁਕਸਾਨ ਕਰਿ ਜਾਨ ਗੇ ਬਇ ਕਦੀ ਕੁਛ ਲੈ ਰਹੇਆ ਨਹੀਂ ਸਵਾਦ ਲਗਿਆ ਸੁੱਟ ਤਾ ਕਦੀ ਕੁਛ ਲੈ ਰਹੇ ਨਹੀਂ ਸਵਾਦ ਲਗਿਆ ਸੁੱਟ ਤਾ ਹਨ ਬੱਚੇ ਸ਼ਰਾਰਤੀ ਨੇ ਹਨਜੀ ਹਨਜੀ

ਉਹ ਵਰਾਨਗੀ ਵੀ ਬੜੀ ਕਰਦੇ ਆ ਬੱਚੇ ਲੰਗਰ ਚ stall ਦੀ ਨਾ ਲੈਣਗੇ ਥੋੜੋ ਥੋੜੀ ਚੀਜ ਸਾਰੇ ਸਟਾਲਾਂ ਚੋ ਲਯੀ ਜਾਨ ਗੇ ਕਿਸੀ ਨੇ ਖਾਦੀ ਨਹੀਂ ਖਾਦੀ ਥਲੇ ਸੁੱਟ ਦਿੱਤੀ

ਬੁੜੀਏ ਸਾਹਿਬ ਗੁਰੂਦੁਆਰੇ ਦਾ ਪਿਛਲਾ ਹਿੱਸਾ ਹੁਣ ਬੰਦ ਪਤਾ ਨਹੀਂ ਕਯੋ ਕਰ ਦਿੱਤਾ ਏ

ਨਾ ਨਾ ਨਾ ਜਿਥੇ ਇਹ ਲੰਗਰ ਖੁਆਇਆ ਸੀ ਨਾ ਹੁਣ ਇਸ ਵਾਰੀ

ਤੇ ਉਹ ਪਿਛਲਾ ਹਿੱਸਾ ਦੋ gate ਨੇ ਨਾ ਇੱਕ ਹਿਦਰੋ ਇੱਕ ਓਹਦਰੋ ਓਹਦਰਲਾ gate ਬੰਦ ਕਰਤਾ ਪਤਾ ਨਹੀਂ ਕਿਉਂ ਪਤਾ ਨਹੀਂ ਸਾਨੂੰ ਪਤਾ ਨਹੀਂ ਵੈਸੇ ਕੋਈ ਇਹਨਾਂ ਦਾ ਕੋਈ ਇਹਨਾਂ ਦਾ ਕੋਈ management ਵਾਲਿਆਂ ਨੇ ਕੀਤਾ ਹੋਣਾ ਕੋਈ ਆਪਣੀ management ਲਯੀ ਹਾਂ ਨਹੀਂ ਸੰਗਤ ਪਿੱਛੇ ਬੰਦ ਕੀਤਾ ਹੋਣਾ ਬਇ ਸੰਗਤ ਦੌੜੀ ਆਂਦੀ ਵੇ ਇਦਰੋ ਵੀ ਤੇ ਓਹਦਰੋ ਵੀ

ਓਹੀ ਕਹਿ ਰਿਯਾ ਕਿ management ਕਰਕੇ ਹੀ ਕੀਤਾ ਹੋਣਾ ਓਹਨਾ ਨੇ

ਚਲੋ ਜੋ ਵੀ ਸੀ ਬਾਕੀ ਆਨੰਦ ਬਹੁਤ ਆਯਾ ਸੀ ਕੀਰਤਨੀਏ ਬਹੁਤ ਅੱਛੇ ਸਨ ਬਹੁਤ ਸੋਹਣਾ ਕੀਰਤਨ ਕੀਤਾ ਓਹਨਾ ਨੇ ਤੇ ਓਥੇ ਬੈਠੇ ਇੰਝ ਲੱਗ ਰੇਯਾ ਸੀ ਜਿਵੇ ਸਵਰਗ ਵਿਚ ਬੈਠੇ ਦੇ ਆ ਬੜਾ ਹੀ ਆਨੰਦ ਆ ਰੇਯਾ ਹਾਂ ਮਨ ਤੇ ਕਰਦਾ ਨਹੀਂ ਸੀ ਘਰ ਆਣ ਨੂੰ ਫੇਰ ਮਜਬੂਰੀ ਆਨਾ ਹੀ ਸੀ ਘਰ ਹਾਂ ਦੂਰ ਏ ਨਾ time ਸਿਰ ਨਿਕਲਣਾ ਪੈਂਦਾ

ਕਰਨ ਗੇ ਦਰਸ਼ਨ ਹਾਂ ਕਰਾਂਗੇ ਦਰਸ਼ਨ ਇਥੇ ਵੀ ਆਵਾਂ ਗੇ ਕੱਲ ਹਨਜੀ ਠੀਕ ਏ ਜੀ ਹਨਜੀ ਚਲੋ ਅੱਛਾ ਆਂਟੀ ਜੀ ਫੇਰ ਮਿਲਦੇ ਆ ਤੁਹਾਨੂੰ ਹਨਜੀ ਕਲ ਦੇਖਾ ਗੇ ਮਨਸਾ ਸਿੰਘ ਦੇ ਗੁਰੂਦੁਆਰੇ ਮੇਲ ਹੋਏਗਾ ਮਿਲਾਂਗੇ

ਸਤਿ ਸ਼੍ਰੀ ਅਕਾਲ ਆਤਮ ਗਿਆਨ ਦੇ ਸਮੇਂ ਦਾ ਅਰਥ ਯੂਰਪੀ ਬੌਧਿਕ ਇਤਿਹਾਸ ਦੇ ਉਸ ਸਮੇਂ ਨਾਲ ਹੈ, ਜਿਹੜਾ ਅਠਾਰਵੀਂ ਸਦੀ ਦੀ ਸ਼ੁਰੂਆਤ ਵਿੱਚ ਸ਼ੁਰੂ ਹੋਇਆ ਅਤੇ ਏਸੇ ਪੂਰੀ ਸਦੀ ਦੌਰਾਨ ਚੱਲਦਾ ਰਿਹਾ। ਆਤਮ ਗਿਆਨ ਦੇ ਸਮੇਂ ਨਾਲ ਸੰਬੰਧਿਤ ਬਹੁਤ ਸਾਰੇ ਵਿਚਾਰਕ ਕਲਪਨਾਵਾਂ ਅੰਦੋਲਨ ਆਦਿ France ਵਿੱਚ ਹੀ ਹੋਈ, ਪਰ ਆਤਮ ਗਿਆਨ ਦੇ ਵਿਚਾਰਕ ਜ਼ਿਆਦਾਤਰ ਯੂਰਪੀ ਦੇਸ਼ਾਂ ਖਾਸ ਤੌਰ ਉੱਤੇ ਖਾਸ ਤੌਰ ਉੱਤੇ Scotland ਵਿੱਚ ਹੀ ਪ੍ਰਸਿੱਧ ਸਨ। ਆਤਮ ਗਿਆਨ ਨੂੰ ਇਸ ਗੱਲ ਦੀ ਪ੍ਰਸਿੱਧੀ ਪ੍ਰਾਪਤ ਹੈ ਕਿ ਇਸਨੇ ਮਨੁੱਖਾਂ ਅਤੇ ਸਮਾਜ ਦੇ ਬਾਰੇ ਵਿਚਾਰਾਂ ਦੇ ਨਵੇਂ ਢਾਂਚੇ ਪ੍ਰਦਾਨ ਕੀਤੇ। ਇਸ ਆਤਮ ਗਿਆਨ ਦੇ ਸਮੇਂ ਦੇ ਦੌਰਾਨ ਕਈ ਨਵੇਂ ਵਿਚਾਰ ਸਾਹਮਣੇ ਆਏ ਅਤੇ ਜਿਹੜੇ ਅੱਗੇ ਮਨੁੱਖੀ ਗਤੀਵਿਧੀਆਂ ਦਾ ਆਦਾਰ ਬਣੇ ਉਹਨਾਂ ਦਾ ਖੇ ਅਹ ਮੁੱਖ ਖੇਤਰ

ਇਹ ਸਾਰੇ ਪ੍ਰਸ਼ਨ ਇੱਕ ਨਿਸ਼ਚਿਤ ਪ੍ਰਸਾਸ਼ਨ ਨੂੰ ਯੋਗ ਢਾਂਚੇ ਦੇ ਅੰਦਰ ਹੀ ਪੁੱਛੇ ਗਏ। ਪ੍ਰੋਗਰਾਮ ਕੁੱਝ ਇੱਕ ਦੂਜੇ ਨਾਲ ਸੰਬੰਧਿਤ ਵਿਚਾਰਾਂ, ਮੁੱਲਾਂ, ਨਿਯਮਾਂ ਅਤੇ ਤੱਥਾਂ ਦਾ ਗੁੱਛਾ ਹੈ। ਜਿਸ ਦੇ ਵਿੱਚ ਹੀ ਸਪੱਸ਼ਟ ਸਿ ਅਹ ਸਿਧਾਂਤ ਸਾਹਮਣੇ ਆਉਂਦੇ ਹਨ। ਆਤਮ ਗਿਆਨ ਦੇ

ਉਦਾਹਰਨ ਦੇ ਲਈ ਸਤਾਰਵੀਂ ਸਦੀ ਵਿੱਚ ਮਹੱਤਵਪੂਰਨ ਵਿਚਾਰਕਾਂ ਜਿਵੇਂ ਕਿ ਆਠਾਰਾਂ ਅਹ ਪੰਦਰਾਂ ਸੌ ਅਠਾਸੀ, ਸੋਲਾਂ ਸੌ ਉਨਾਨਵੇਂ ਅਤੇ ਸਮਾਜਿਕ ਅਤੇ ਰਾਜਨੀਤਿਕ ਮੁੱਦਿਆਂ ਉੱਤੇ ਇੱਕ ਧਰਮ ਨਿਰਪੱਖਤਾ ਅਤੇ ਇਤਿਹਾਸਕਾਰੀ ਪੱਖ ਤੋਂ ਬਹੁਤ ਕੁੱਝ ਲਿਖਿਆ। ਇਸ ਲਈ ਉਹਨਾਂ ਨੇ ਮਨੁੱਖੀ ਗਤੀਵਿਧੀਆਂ ਨੂੰ ਆਪਣੇ ਵਿਆਕਤੀਗਤ ਪੱਖ ਤੋਂ ਦੇਖਿਆ। ਉਹਨਾਂ ਕਿਹਾ ਕਿ ਮਨੁੱਖੀ ਗਤੀਵਿਧੀਆਂ ਮਨੁੱਖਾਂ ਦੁਆਰਾ ਹੀ ਆਉਂਦੀਆਂ ਹਨ ਅਤੇ ਇਨ੍ਹਾਂ ਵਿੱਚ ਇਤਿਹਾਸਿਕ ਪੱਖ ਬਹੁਤ

ਇਤਿਹਾਸਿਕ ਜਟਿਲ ਘਟਨਾਵਾਂ ਹਨ। ਇਹਨਾਂ ਦੇ ਆਪਣੇ ਹੀ ਨਿਯਮਤ ਕਾਨੂੰਨ ਸਨ। ਸਮਾਜਿਕ ਸੰਸਕ੍ਰਿਤੀ ਅਤੇ ਰਾਜਨੀਤਿਕ ਬਾਰੇ ਸੋਚਿਆ ਜਾਣ ਲੱਗਿਆ ਕਿ ਇਹ ਜਟਿਲ ਪ੍ਰਕਿਰਿਆਵਾਂ ਦੇ ਹਨ। ਜਿਹੜੇ ਸਮਾਜਿਕ ਦੁਨਿਆਂ ਦੇ ਅਚਾਨਕ ਨਿਰ ਅਹ ਨਿਰਪੱਖ ਸਾਹਮਣੇ ਨਹੀਂ ਆਏ ਇਸ ਤਰ੍ਹਾਂ ਸਮਾਜਾਂ ਦਾ ਅਧਿਐਨ ਤੇ ਉਹਨਾਂ ਦਾ ਵਿਕਾਸ ਪ੍ਰਤੱਖ ਸੰਸਾਰ ਦੇ ਵਿਆਪਕ ਅਨ ਅਹ ਨੇੜੇ ਹੋ ਕੇ ਜੁੜ ਗਏ ਅਤੇ ਉਨ੍ਹਾਂ ਵਾਂਗ ਨੀਵੇਂ ਨਵੇਂ ਤਰੀਕੇ ਉਤਪਾਦਨ ਕਰਨ ਲੱਗ ਪਏ। ਇਨ੍ਹਾਂ ਵਿਚਾਰਾਂ ਦੇ ਸਾਹਮਣੇ ਲਿਆਉਣ ਵਿੱਚ ਦੋ ਵਿਚਾਰਕਾਂ ਦੇੇ ਨਾਮ ਪ੍ਰਮੁੱਖ ਸਨ, ਵਿੱਕੋ ਅਤੇ Mexico ਇਹ ਵਿਆਖਿਆ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿਸ ਤਰ੍ਹਾਂ ਵੱਖ-ਵੱਖ ਸਮਾਜਿਕ ਹਾਲਤ ਵਿਸ਼ੇਸ਼ ਸੰਸਕ੍ਰਿਤਿਕ ਤੱਤਾਂ ਤੋਂ ਪ੍ਰਭਾਵ ਹੁੰਦੇ ਹਨ। ਦੂਜੇ ਸ਼ਬਦਾਂ ਵਿੱਚ ਵਿਸ਼ੇਸ਼ ਸਮਾਜਾਂ ਅਤੇ ਉਨ੍ਹਾਂ ਦੇ ਕਾਰਜ ਪ੍ਰਣਾਲੀਆਂ ਦੀ ਵਿਆਖਿਆ ਕਰਦੇ ਸਮੇਂ ਜਟਿਲ ਇਤਿਹਾਸਿਕ ਕਾਰਨਾਂ ਨੂੰ ਵੀ ਸ਼ਾਮਿਲ ਕੀਤਾ ਜਾਂਦਾ ਹੈ। ਪਰ ਉਸ ਤੋਂ ਇੱਕ ਹੋਰ ਮਹੱਤਵਪੂਰਨ ਵਿਚਾਰਕ ਸੀ ਜਿਹੜਾ ਕਿ ਇਸ ਪ੍ਰਕਾਰ ਦੇ ਵਿਚਾਰ ਸਾਹਮਣੇ ਲਿਆਉਣ ਵਿੱਚ ਮਹੱਤਵਪੂਰਨ ਸੀ। ਜਿਸਨੇ ਇੱਕ ਕਿਤਾਬ ਲਿਖੀ ਸੀ ਲਿਖੀ ਜਿਸ ਵਿੱਚ ਉਸਨੇ ਕਿਹਾ ਕਿ ਕਿਸੇ ਦੇਸ਼ ਦੇ ਲੋਕਾਂ ਨੂੰ ਆਪਣਾ ਸ਼ਾਸ਼ਕ ਚੁਣਾ ਅਹ ਚੁਣਨ ਦਾ ਪੂਰਾ ਅਧਿਕਾਰ ਹੋਣਾ ਚਾਹੀ ਅਹ ਚਾਹੀਦਾ ਹੈ। ਉਸ ਨੇ ਇਹ ਵੀ ਲਿਖਿਆ ਕਿ ਜੇਕਰ ਲੋਕ ਆਪਣੇ ਆਪ ਤਰੱਕੀ ਕਰਨਾ ਚਾਹੁੰਦੇ ਹਨ ਤਾਂ ਇਹ ਸਿਰਫ ਉਨ੍ਹਾਂ ਵੱਲੋਂ ਚੁਣੀ ਗਈ ਸਰਕਾਰ ਦੇ ਅਧੀਨ ਹੋ ਕੇ ਹੋ ਸਕਦਾ ਹੈ। ਅ ਅਹ ਆਤਮ ਗਿਆਨ ਦੇ ਲੇਖਕਾਂ ਨੇ ਇਹ ਵਿਚਾਰ ਨਕਾਰ ਦਿੱਤਾ ਕਿ ਸਮ੍ਹਾਂ ਜੱਦੀ ਦੇਸ਼ ਸਮਾਜਿਕ ਦੀ ਮੁੱਲ ਇਕਾਈਆਂ ਹਨ। ਉਨ੍ਹਾਂ ਨੇ ਵਿਚਾਰ ਦਿੱਤਾ ਕਿ ਵਿਅ ਅਹ ਵਿਅਕਤੀ ਹੀ

ਵਿਚਕਾਰ ਸਮਾਜਿਕ ਸੰਪਰਕ ਨਾਲ ਹੀ ਸਮਾਜ ਬਣਿਆ ਸੀ। ਆਤਮ ਗਿਆਨ ਦੇ ਲੇਖਕਾਂ ਨੇ ਮਨੁੱਖੀ ਕਾਰਨ ਨੂੰ ਮਹੱਤਵਪੂਰਨ ਦੱਸਿਆ ਹੈ ਕਿ ਉਸ ਵਿਵਸਥਾ ਦੇ ਵਿਰੁੱਧ ਸੀ ਜਿਸ ਵਿੱਚ

ਉਹਨਾਂ ਨੇ ਇਸ ਵਿਚਾਰ ਦਾ ਸਮਰਥਨ ਕੀਤਾ ਕਿ ਅਧਿਐਨ ਦੇ ਹਰੇਕ ਵਿਸ਼ੇ ਨੂੰ ਮਾਨਤਾ ਮਿਲਣੀ ਚਾਹੀਦੀ ਹੈ। ਕੋਈ ਅਜਿਹਾ ਪ੍ਰਸ਼ਨ ਨਹੀਂ ਹੋਣਾ ਚਾਹੀਦਾ ਜਿਸ ਦਾ ਉੱਤਰ ਨਾ ਹੋਵੇ ਅਤੇ ਮਨੁੱਖੀ ਜੀਵਨ ਨੂੰ ਦੇ ਹਰੇਕ ਪੱਖ ਦਾ ਅਧਿਐਨ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਅਮੂਰਤ ਦੇ ਦਾਰਸ਼ਨਿਕ ਪਰੰਪਰਾ ਨੂੰ ਪ੍ਰਯੋਗ ਮੁੱਖ ਪਰੰਪਰਾ ਨਾਲ ਜੋੜ ਦਿੱਤਾ। ਇਸ ਜੋੜਨ ਦਾ ਨਤੀਜਾ ਇੱਕ ਨਵੇਂ ਰੂਪ ਵਿੱਚ ਸਾਹਮਣੇ ਆਇਆ, ਮਨੁੱਖੀ ਭਗਤਾਂ ਕਰਨ ਦੀ ਇੱਛਾ ਦੀ ਨਵੀਂ ਵਿਵਸਥਾ ਨੂੰ ਅਹ ਨੇ ਪੁਰਾਣੀ ਵਿਵਸਥਾ ਨੂੰ ਡੂੰਗੀ ਸੱਟ ਮਾਰੀ ਅਤੇ ਇਸਦੇ ਵਿਗਿਆਨਿਕ ਪੱਧਰ ਨਾਲ ਵਿਗਿਆਨ ਦੀ ਪੜ੍ਹਾਈ ਉੱਤੇ ਜ਼ੋਰ ਦਿੱਤਾ ਇਸਨੇ ਮੌਜ਼ੂਦਾ ਸੰਸਥਾਵਾਂ ਦੀ ਹੋਂਦ ਵੀ ਅਹ ਉੱਤੇ ਪ੍ਰਸ਼ਨ ਖੜਾ ਕੀਤਾ ਅਤੇ ਕਿਹਾ ਕਿ ਇਹਨਾਂ ਸੰਸਥਾਵਾਂ ਵਿੱਚ ਪਰਿਵਰਤਨ ਕਰਨਾ ਚਾਹੁੰਦੇ ਹਨ। ਜਿਹੜੇ ਮਨੁੱਖੀ ਪ੍ਰਕਿਰਤੀ ਦੇ ਵਿਰੁੱਧ ਹਨ। ਸਾਰੀਆਂ ਸਮਾਜਿਕ ਰੁਕਾਵਟਾਂ ਨੂੰ ਦੂਰ ਕਰਨਾ ਚਾਹੁੰਦਾ ਹੈ। ਜਿਹੜੀਆਂ ਵਿਅਕਤੀ ਦੇ ਵਿਕਾਸ ਵਿੱਚ ਰੁਕਾਵਟਾਂ ਹਨ, ਇਹ ਨਵੇਂ ਦ੍ਰਿਸ਼ਟੀਕੋਣ ਦਾ ਨਾ ਸਿਰਫ ਪ੍ਰਯੋਗ ਸਿੱਧ ਅਤੇ ਵਿਗਿਆਨਿਕ ਸੀ ਬਲਕਿ ਇਹ ਦਾਰਸ਼ਨਿਕ ਵੀ ਸੀ। ਵਿਚਾਰਕਾਂ ਦਾ ਕਹਿਣਾ ਹੈ ਕਿ ਸਾਰਾ ਸੰਸਾਰ ਹੀ ਗਿਆਨ ਦਾ ਸ੍ਰੋਤ ਹੈ ਅਤੇ ਲੋਕ ਨੂੰ ਇਹ ਸਮਝ ਕੇ ਇਹ ਖੋਜ ਕਰਨੀ ਚਾਹੀਦੀ ਹੈ। ਨਵੇਂ ਸਮਾਜਿਕ ਕਾਨੂੰਨ ਬਣਾਏ ਜਾਣੇ ਚਾਹੀਦੇ ਹਨ ਅਤੇ ਸਮਾਜ ਨੂੰ ਤਰਕਸੰਗਤ ਪ੍ਰਧਾਨ ਦੇ ਉੱਦਾਰ ਉੱਤੇ ਵਿਕਾਸ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਦੇ ਵਿਚਾਰ ਨੂੰ ਸੁਧਾਰਵਾਦੀ ਕਿਹਾ ਜਾਂਦਾ ਹੈ ਜੋ ਪੁਰਾਣੀ ਸਮਾਜਿਕ ਵਿ ਅਹ

ਇਸ ਤਰ੍ਹਾਂ ਦੇ ਵਿਚਾਰਕਾਂ ਦੇ ਵਿਚਾਰਾਂ ਅ ਅਹ ਨਾਲ ਸਮਾਜਿਕ ਵਿਚਾਰ ਉੱਭਰ ਕੇ ਸਾਹਮਣੇ ਆਇਆ ਅਤੇ ਇਸ ਵਜੋਂ ਹੀ ਸ਼ੁਰੂਆਤੀ ਸਮਾਜ ਸ਼ਾਸ਼ਤਰੀ ਵੀ ਨਿਕਲ ਕੇ ਸਾਹਮਣੇ ਨਿਕਲ ਕੇ ਸਾਹਮਣੇ ਆਇਆ, ਅਧਿਐਨ ਕਰਦਾ ਸੀ ਬਾਅਦ ਵਾਲੇ ਸਮਾਜ ਸ਼ਾਸ਼ਤਰੀਆਂ ਨੇ ਉਹੀ ਵਿਚਾਰ

ਕਈ ਤਰੀਕਿਆਂ ਨਾਲ ਮੱਦਦ ਕੀਤੀ, ਬਹੁਤ ਸਾਰੇ ਲੋਕ ਮੰਨਦੇ ਹਨ ਕਿ ਸਮਾਜ ਵਿਗਿਆਨ ਦਾ ਜਨਮ

ਰੂੜੀਵਾਦੀ ਵਿਰੋਧ ਦਾ ਹੀ ਇੱਕ ਹਿੱਸਾ ਸੀ। ਸ਼ੁਰੂਆਤੀ ਸਮਾਜ ਸ਼ਾਸ਼ਤਰੀਆਂ ਨੇ ਦੇ ਕੁੱਝ ਵਿਚਾਰਾਂ ਨੂੰ ਲਿਆ ਅਤੇ ਕਿਹਾ ਕਿ ਕੁੱਝ ਸਮਾਜਿਕ ਸੁਧਾਰਾਂ ਦੀ ਮੱਦਦ ਨਾਲ

ਸਮਾਜਿਕ ਵਿਵਸਥਾ ਦੀ ਪ੍ਰਤਿਨਿਧਤਾ ਕਰਦਾ ਸੀ ਤੇ ਉਸ ਤੋਂ ਬਾਅਦ Karl Marx ਨੇ ਵੀ ਅਜਿਹਾ ਹੀ ਕੀਤਾ। Karl Marx Germany ਵਿੱਚ ਵੱਡਾ ਸਮਾਜਸ਼ਾਸ਼ਤਰੀ ਹੋਇਆ ਸੀ ਜਿੱਥੇ ਕਿ ਕਾਫੀ ਘੱਟ ਮਾਨਤਾ ਰਾਹੀਂ ਜਿਵੇਂ ਕਿ ਇਸਦੀ ਮਾਨਤਾ England, France ਅਤੇ ਉਸ ਅਹ ਉੱਤਰੀ America ਵਿੱਚ ਸੀ ਜੇਕਰ ਅਸੀਂ ਧਿਆਨ ਨਾਲ ਦੇਖੀਏ ਤਾਂ ਅਸੀਂ ਦੇਖ ਸਕਦੇ ਹਾਂ ਕਿ ਮਾਰਕਸ ਦੇ ਕਾਫੀ ਹੱਦ ਤੱਕ ਵਿਚਾਰ ਵਿਚਾਰਾਂ ਦੇ ਕਾਰਨ ਹੀ ਸਾਹਮਣੇ ਆਏ ਸਨ। ਆਧੁਨਿਕ ਆਧੁਨਿਕ ਉਦਯੋਗਾਂ ਦੀ ਸਮਰੱਥਾ ਉਦਯੋਗਿਕ ਕ੍ਰਾਂਤੀ ਕਰਕੇ ਹੋਈ ਜਿਹੜੀ England ਵਿੱਚ ਅਠਾਰਵੀਂ ਸਦੀ ਆਖਰੀ ਸੀ ਅਤੇ ਉੱਨਵੀਂ ਸਦੀ ਦੇ ਸ਼ੁਰੂਆਤੀ ਹਿੱਸੇ ਵਿੱਚ ਸ਼ੁਰੂ ਹੋਈ।

ਹਾਂਜੀ ਤੇ ਹੁਣ ਮੈ ਤੁਹਾਨੂੰ ਦੱਸਣ ਜਾਰ੍ਹਿਆਂ ਇੱਕ ਹੱਡ ਬੀਤੀ ਸਚਾਈ ਦੀ ਗੱਲ ਹੈ ਤੁਸੀ ਸੋਚ ਕੇ ਹੈਰਾਨ ਹੋਜੂੰਗੇ ਮੁੰਡੇ ਵੀ ਮਤਲਬ ਇਕ ਮੁੰਡੇ ਦੀ ਕਹਾਣੀ ਏ ਬੀ ਉਹ ਆਪ ਦੀ ਜਿੰਦਗੀ ਚ ਕਿੰਨਾਂ success ਹੋਇਆ ਇੱਕ ਵਾਰ ਹੋਇਆ ਕੀ ਮੈ ਅੱਜ ਤੋਂ ਛੇ ਸਾਲ ਪੁਰਾਣੀ ਗੱਲ ਆ ਇਹ ਤੇ ਮੁੰਡਾ ਸੀਗਾ ਆਪਣੇ ਲਾਭ ਦੇ ਪਿੰਡ ਦਾ

ਤੇ ਬਾਹਰ ਕਿਹੜੀ country ਚ ਕਹਿੰਦਾ ਜੀ ਸਿੰਗਾਪੁਰ ਤੇ ਅੱਠਵੀਂ ਪਾਸ ਸੀਗਾ ਉਹ ਮੁੰਡਾ ਤੇ ਹੋਇਆ ਕੀ ਉਸ ਟਾਈਮ ਮੈ graduate ਕਰ ਰਿਹਾ ਸੀ ਤੇ ਮੇਰੇ ਘਰ ਦੇ ਕਹਿੰਦੇ ਜੀ ਤੈਨੂੰ ਉਹਨਾਂ ਨੇ ਬੁਲਾਇਆ ਸੀ ਅੱਗੇ ਜਿਨਾਂ ਨੇ ਜਿੰਨਾਂ ਦਾ ਜਿਹੜਾ ਮੁੰਡੇ ਦੀ ਗੱਲ ਕਰਦਾਂ ਉਹ ਰਿਸ਼ਤੇਦਾਰੀ ਚ ਆਇਆ ਹੋਇਆ ਸੀਗਾ ਏਧਰ ਤੇ ਉਹਨਾਂ ਨਾਲ ਸਾਡੇ ਘਰਦਿਆਂ ਦੀ ਵਧੀਆ ਬਣਦੀ ਸੀ ਤੇ ਚਲੋ ਜੀ ਉਹਨਾਂ ਨੇ ਮੁੰਡੇ ਨਾਲ ਮਿਲਾਇਆ ਮੁੰਡਾ ਕਹਿੰਦਾ ਵੀਰੇ ਮੈ ਤਾਂ ਬਾਹਰ ਈ ਜਾਣਾ ਏ ਯੇ ਵੋ ਵੀ ਮੈ ਏਧਰ ਰਹਿਣਾ ਨੀ ਹੈਗਾ ਏਂ ਬੈਂ ਤੇ ਮੈ ਓਹਨੂੰ ਕਿਹਾ ਬੀ ਤੂੰ ਚਾਹੇਂ ਤਾਂ ਏਧਰ ਵੀ successful ਹੋ ਸਕਦਾ ਏਂ ਕੋਈ ਬੜੀ ਗੱਲ ਨਈ ਹੈਗੀ ਸਾਰੇ ਜਿਹੜੇ ਬਾਹਰ ਜਾਰੇ ਨੇ ਇਥੇ ਇਕਦਮ ਇਹ change ਵੀ ਹੋ ਸਕਦਾ ਬਾਅਦ ਚ ਕੁਛ ਵੀ ਬੀ ਆਪਣਾ ਮੁਲਕ ਤਾਂ ਆਪਣਾ ਮੁਲਕ ਯਾ ਖ਼ਾਸਕਰ ਆਪਣਾ ਪੰਜਾਬ ਤਾਂ ਆਪਣਾ ਪੰਜਾਬ ਈ ਏ ਤੇ ਹੋਇਆ ਕੀ ਚਲੋ ਜੀ ਓਹਨੂੰ ਮੈ ਦੱਸਿਆ ਓਹਦਾ brain wash ਕੀਤਾ ਮਾਹ ਤੂੰ ਕੁਛ ਨਾ ਕਰ ਮਾਹ ਤੜੀ ਕਰ ਆਪਦਾ ਦਿੱਲ ਲਾ ਕੇ ਏਧਰ ਵਧੀਆ ਪੜ੍ਹ ਲਿਖ ਤੂੰ ਏਧਰ ਵਧੀਆ ਮੁਕਾਮ ਤੇ ਹਾਸਿਲ ਹੋ ਫਿਰ ਤੇ ਹੋਇਆ ਕੀ ਚਲੋ ਜੀ ਓਹਦਾ ਮਨ ਇਹੋ ਜੇਹਾ ਹੋਇਆ ਬੀ ਮੰਨ ਗਿਆ ਉਹ ਕਹਿੰਦਾ ਚਲੋ ਠੀਕ ਏ ਮੁੰਡੇ ਦੀ ਉਮਰ ਸੀਗੀ ਉਸ ਟਾਈਮ ਜਿਸ ਟਾਈਮ ਓਹਨੇ ਦੱਸਵੀਂ ਪਾਸ ਕੀਤੀ ਬਾਈ ਸਾਲ ਤੇ ਹੋ ਮੇਨੂ ਹਫਤੇ ਬਾਅਦ ਫੋਨ ਆਇਆ ਕਹਿੰਦੇ ਵੀਰੇ ਮੈ ਸਕੂਲ ਚ ਲੱਗ ਜੂੰਗਾ ਫੇਰ ਚਲੋ ਜੀ ਮਾਹ ਕਿਥੇ ਕਹਿੰਦੇ ਨਾਭੇ ਈ ਲੱਗੂਗਾ ਚਲੋ ਠੀਕ ਏ ਜੀ ਲੱਗ ਗਿਆ ਕਹਿੰਦਾ ਜਿਹੜੇ ਸਕੂਲ ਚ ਤੂ ਕੀਤੀ ਏ ਦੱਸਵੀਂ ਓਹੀ ਸਕੂਲ ਚ ਲੱਗਣਾ ਏ ਚਲੋ ਜੀ ਲਵਾ ਆਏ ਮੁੰਡੇ ਦਾ ਦਿਮਾਗ ਇਹਨਾਂ ਬਧਿਆ ਦੱਸਵੀਂ ਚੋਂ eighty eight ਪਰਸੈਂਟ ਨੰਬਰ ਲੈਕੇ ਪਾਸ ਆਉਟ ਹੋ ਗਿਆ plus two ਓਹਨੇ ਕਰੀ ਕਮਰਸ ਨਾਲ ਓਚ ਵੀ ਨੰਬਰ ਓਹਦੇ ਬਧਿਆ ਆਗੇ

ਚਲੋ ਜੀ account ਦਾ ਕੰਮ ਵੀ ਸਿੱਖ ਲਿਆ ਓਹਨੇ ਉਸ ਤੋਂ ਬਾਅਦ ਫਿਰ ਆਇਆ ਜੀ call ਓਹਦੀ ਕਹਿੰਦਾ ਜੀ ਹੁਣ ਮੈ ਸਿੱਖ ਗਿਆ ਵੀ ਮੈ ਸੋਚਦਾ ਵੀ ਆਪਦਾ ਖਰਚਾ ਪਾਣੀ ਕੱਢਣ ਲੱਗ ਜਾਂ ਚਲੋ ਜੀ ਓਹਨੂੰ ਕੀ ਕੀਤਾ ਇਥੇ ਨਾ ਆਪਦੇ ਲਾਗੇ ਈ ਜੌਬ ਲਵਾਤੀ ਜੌਬ ਲਵਾਈ ਓਹਨੂੰ ਅੱਜ ਤੋਂ ਤਿੰਨ ਸਾਲ ਪਹਿਲਾਂ ਲਗ ਗਿਆ ਜੀ ਕੰਮ ਕਰਨ ਬਧਿਆ ਜਿਥੇ ਲਵਾਇਆ ਉਹ ਕਮ੍ਪਨੀ ਪ੍ਰਤੀ ਇਹਨਾਂ loyal ਹੋਗਿਆ ਉਹ ਓਹਨੂੰ ਜਦੋਂ ਲਵਾਇਆ ਸੀ ਓਹਦੀ ਸੈਲਰੀ ਬੜੀ ਘੱਟ ਸੀ ਤੇ ਉਸ ਤੋਂ ਬਾਅਦ ਓਹਨੂੰ ਉਹਨਾਂ ਨੂੰ ਮਾਲਕਾਂ ਨੂੰ ਇਹਦੀ loyalty ਦਾ ਪਤਾ ਲੱਗਿਆ ਵੀ ਇਹਨਾਂ ਇਮਾਨਦਾਰ ਆ ਇਹ ਇਹ ਸਾਡੇ ਲਈ ਬਹੁਤ ਵਧੀਆ ਏ ਤੇ ਪੂਰੀ ਬ੍ਰਾਂਚ ਦਾ ਹੈਡ ਬਣਾ ਤਾ ਉਹ ਬੰਦਾ ਹੈਡ ਬਣਾਇਆ ਮੁੰਡਾ ਵਧੀਆ ਸੈਲਰੀ ਪੈਕੇਜ ਲੈ ਰਿਹਾ ਏ ਤੇ ਉਸ ਤੋਂ ਬਾਅਦ ਓਹਨੂੰ ਹੁਣ ਪੁੱਛਦੇ ਆ ਵੀ ਭਾਈ ਤੂੰ ਬਾਹਰ ਜਾਣਾ ਏ ਤੇ ਬੜਾ ਮਤਲਬ thankful ਹੁੰਦਾ ਏ ਕਹਿੰਦਾ ਯਾ ਬੀ ਬਧਿਆ ਰਹਿ ਗਿਆ ਉਸ ਟਾਈਮ ਮੈ ਨਈ ਗਿਆ ਬੀ ਮੈ ਆਪਣੀ ਲਾਈਫ ਅੱਜ ਦੀ ਨੌਜਵਾਨ ਪੀੜੀ ਲਈ ਬਹੁਤ ਵੱਡੀ ਉਦਾਹਰਣ ਏ ਉਹ ਬੰਦਾ ਬਹੁਤ ਜ਼ਿਆਦਾ ਵੱਡੀ ਵੀ ਜਿਹੜੇ ਸੋਚਦੇ ਬੀ ਏਧਰ ਕੁਛ ਨੀ ਹੈ ਏਧਰ ਸਬ ਕੁਛ ਏ ਬੰਦਾ ਕਰਨ ਵਾਲਾ ਹੋਵੇ ਬਾਹਰ ਜਾਨੇ ਓ ਤੁਸੀਂ ਬਾਹਰ ਜਾਕੇ ਕੀ ਸਾਰਾ ਕੰਮ ਮਤਲਬ ਓਥੇ ਤੁਹਾਡਾ ਲਾਈਫ ਏਡੀ busy ਹੋਜਾਣੀ ਏ ਆਪਨੂੰ ਸਾਰੇ ਪਾਸੇ ਕਰਨਾ ਪੈਣਾ ਏ ਕਦੇ ਏਧਰੋਂ ਕਦੇ ਉਹ ਸਿੱਖ ਤੇ ਕਦੇ ਆਹ ਸਿੱਖ ਤੁਸੀ ਓਹੀ ਲਾਈਫ ਏਧਰ ਵੀ ਬਣਾ ਸਕਦੇ ਓ ਉਹ ਕਿਵੇਂ ਬਣਾ ਸਕਦੇ ਓ ਆਪਦਾ ਪੜ੍ਹੀ ਪੜ੍ਹੋ ਪਹਿਲਾਂ ਪੜ੍ਹਾਈ ਜਰੂਰੀ ਏ graduate ਘਟੋਂ ਘਟ ਹੋਓ graduate ਤੋਂ ਬਾਅਦ ਨਾਲ ਨਾਲ ਤੁਹਾਨੂੰ ਜੌਬ ਮਿਲਗੀ ਉਸ ਤੋਂ ਬਾਅਦ ਆਪਾਂ ਸੋਚਦੇਂ ਪਹਿਲੀ ਗੱਲ ਇਹ ਵੀ ਹਾਂ ਜੇ ਆਪਣੇ ਨਾਲ

ਜੌਬ ਦਿਨ ਦਿਨ ਦਿਨੇ ਦਿਨੇ ਜੌਬ ਕਰੋ ਆਪਦੀ ਅੱਠ ਘੰਟੇ ਦੀ ਤੁਹਾਡੀ ਡਿਊਟੀ ਹੋਗੀ ਉਸ ਤੋਂ ਬਾਅਦ ਰਾਤ ਨੂੰ ਚਾਰ ਘੰਟੇ ਤੁਸੀ part time ਕੁਛ ਵੀ ਕਰ ਸਕਦੇ ਓ in the sense ਕਿਵੇਂ ਓ ਕਿਵੇਂ ਤੁਸੀ ਕਰ ਸਕਦੇ ਓ ਜਿਵੇਂ ਉਬਰ ਚ ਚਲਾ ਸਕਦੇ ਓ ਬਾਈਕ ਵੀ ਚਲਾ ਸਕਦੇ ਓ ਗੱਡੀ ਵੀ ਚਲਾ ਸਕਦੇ ਓ ਕੁਛ ਵੀ ਚਲਾ ਸਕਦਾ ਇਓ ਚਾਰ ਘੰਟੇ ਤੁਹਾਡੇ ਉਹ ਹੋਗੇ ਛੇ ਵਜੇ ਤੁਹਾਨੂੰ ਦਫਤਰ ਤੋਂ ਛੁੱਟੀ ਹੁੰਦੀ ਏ ਚਾਰ ਘੰਟੇ ਤੁਹਾਡੇ ਹੋਰ ਲਾਲੋ over time ਦੇ ਜਿਹੜੇ ਤੁਹਾਡੇ ਉਹ ਚਾਰ ਘੰਟੇ ਨੇ ਉਹ ਚਾਰ ਘੰਟੇ ਤੁਹਾਡੇ ਬਹੁਤ ਬਧਿਆ ਤੁਹਾਨੂੰ income ਦੇ ਸਕਦੇ ਨੇ daily ਦੀ ਅਗਰ ਤੁਸੀ ਦਿੱਲ ਲਾ ਕੇ ਕਰੋ ਇਹੀ ਚੀਜ਼ ਤੁਸੀਂ ਲਾਲੋ ਵੀ ਜੇ ਤੁਸੀਂ ਬਾਹਰ ਜਾ ਕੇ ਕਰਦੇ ਓ ਬਾਹਰ ਜਾ ਕੇ ਤੁਸੀ ਇਹੀ ਕੰਮ ਕਰਨੇ ਏ ਹੋਰ ਕੀ ਕਰਨੇ ਨੇ ਓਥੇ ਬਾਹਰ ਜਾ ਕੇ ਤੁਸੀ ਸ਼ਿਫਟਾਂ ਚ ਇਹਨਾਂ ਹੋਜਾਣਾ ਤੁਹਾਡੀ ਨੀਂਦ ਤਿੰਨ ਚਾਰ ਘੰਟੇ ਈ ਹੋਊਗੀ ਚਾਰ ਘੰਟੇ ਹੱਦ ਸੋਵੋਂਗੇ ਬੀ ਘੰਟੇ ਤੁਹਾਨੂੰ work ਤੇ ਕਰਨ ਨੂੰ

ਵੀ ਹਾਂ ਜੀ ਕੱਲਾ ਕਲਾ ਮੁੰਡਾ ਸੀ ਬਾਹਰ ਚਲਾ ਗਿਆ ਪਿੱਛੋਂ ਮਾਂ ਬਾਪ ਰੋਂਦੇ ਏ ਇੱਧਰ ਜਰੂਰੀ ਨੀ ਹੁੰਦਾ ਜਿੰਦਗੀ ਦੇ ਵਿਚ ਪੈਸੇ ਹੀ ਸਬਤੋਂ ਜ਼ਿਆਦਾ ਜਰੂਰੀ ਏ ਜਿੰਦਗੀ ਇਹਨੀਂ ਤੁਸੀਂ ਆਪਦੇ ਖਰਚੇ ਘਟਾਲੋ ਤੁਹਾਡੀ ਜਿੰਦਗੀ ਇਥੇ ਈ ਵਧੀਆ ਏ ਜਿਹੇ ਜੇ ਤੁਹਾਡੇ expense ਨੇ ਖਰਚੇ ਵੱਧਗੇ ਤੁਹਾਡੇ ਓਹੋ ਜੀ ਤੁਹਾਡੀ ਲਾਈਫ ਹੋਈ ਜਾ ਰਹੀ ਹੈ ਤੁਸੀ ਜਿੰਦਗੀ ਨੂੰ ਆਪਦੀ ਜੀਯੋ ਨਾ ਕਿ ਓਹਨੂੰ ਕੋਸੋ ਤੇ ਕੱਟੋ ਹੁਣ ਤੁਸੀ ਏਧਰ ਵਧੀਆ ਰਹਿ ਸਕਦੇ ਓ ਉਧਰੇ ਵਧੀਆ ਕਮਾ ਸਕਦੇ ਓ ਓਹੁ ਜੀ ਲਾਈਫ ਜਿਹੜੀ ਓਧਰ ਤੁਸੀ ਬੀ ਘੰਟੇ ਜਾ ਕੇ ਕੰਮ ਕਰੂਂਗੇ ਓਹੀ ਬੀ ਘੰਟੇ ਤੁਸੀ ਆਪਦੀ ਜਿੰਦਗੀ ਨੂੰ ਏਧਰ ਦੇਦੋ ਤਾਂ ਤੁਹਾਡੀ ਜਿੰਦਗੀ ਏਧਰ ਵਧੀਆ ਏ ਇਥੇ ਈ ਕਨੇਡਾ ਅਮਰੀਕਾ ਬਣ ਜਾਣਾ ਤੁਹਾਡਾ ਵਧੀਆ ਸੈਲਰੀ ਤੁਹਾਡੀ ਏਧਰ ਵਧੀਆ ਆਜਾਣੀ ਏ ਨਾ ਨਾ ਕਰਦੇ ਹੋਏ ਤੁਸੀਂ ਏਧਰ ਵਧੀਆ ਪੈਕੇਜ ਲੈਕੇ ਕਮਾ ਸਕਦੇ ਓਂ ਜੇ ਚਾਹੋ ਤਾਂ ਜੇ ਹੁਣ ਮਨ ਈ ਬਣਾ ਰੱਖਿਆ ਹਾਂ ਬੀ ਏਧਰ ਕੁਛ ਨਈ ਹੈ ਕੁਛ ਨਈ ਹੈ ਕੁਛ ਨਈ ਹੈ ਤਾਂ ਏਧਰ ਬਹੁਤ ਕੁਛ ਹੈ ਯਾਰ ਤੁਸੀ ਸੋਚੋ ਹੁਣ ਇੱਕੋ ਗੱਲ ਹਾਂ ਜੀ ਇੰਨੇ ਜ਼ਿਆਦਾ ਅੱਜ ਦੇ ਟਾਈਮ ਦੇ ਵਿਚ

ਨਈ ਤਾਂ ਸਰਕਾਰੀ ਸਕੂਲ ਦੀ ਅਜੇ ਤੱਕ ਕਦੇ advertisement ਨੀ ਆਈ ਸੀ ਪਹਿਲੀ ਵਾਰ ਹੋਇਆ ਏ ਵੀ ਸਰਕਾਰੀ ਸਕੂਲ ਦੀ advertisement ਆਉਣ ਲੱਗ ਗਈ ਉਹ ਟਾਈਮ ਬਾਹਲਾ ਦੂਰ ਨੀ ਹੈ ਕਾਲਜਾਂ ਦੀ ਵੀ advertisement ਐਵੇਂ ਆਊਗੀ

ਸਿਰਫ ਇਹ ਸੋਚ ਕੇ ਬੀ ਹਾਂ ਏਧਰ ਕੁਛ ਨਈ ਹੈ ਆਪਣੀ ਧਰਤੀ ਨੇ ਆਪਾਂ ਨੂੰ ਜਨਮ ਦਿੱਤਾ ਆਪਣੇ ਪੰਜਾਬ ਨੇ ਆਪਾਂ ਨੂੰ ਰੋਟੀ ਦਿੱਤੀ ਇਹ ਛੱਡ ਛੱਡ ਕੇ ਏਡੇ ਮੁਲਕ ਓਧਰ ਜਾ ਰਹੇ ਨੇ ਹਾਂ ਜੀ ਸਿਰਫ ਕਾਦੇ ਲਈ ਧਰਤੀ ਲਈ

ਮਹੀਨੇ ਚ ਆ ਕੇ ਓਹੀ ਆਪ ਦਾ ਬੱਸ ਉਹ ਕਰ ਦਿੰਦੇ ਏ ਤੁਸੀ ਬਾਹਰਲਿਆਂ ਨੂੰ ਕਿਸੇ ਤੋਂ ਪੁੱਛ ਕੇ ਦੇਖੋ ਉਹਨਾਂ ਦੇ ਖਰਚੇ ਪਹਿਲਾਂ ਕਹਾਣੀ ਓਥੇ ਈ ਆਜਾਂਦੀ ਏ ਜੋ ਏਧਰ ਏ ਜਿੰਦਗੀ ਦੇ ਵਿਚ ਇਕ ਤਜਰਬਾ ਦੇਖਿਓ ਨੋਟ ਕਰਿਊ ਓਧਰ ਪੁ

ਆਉਣ ਵਾਲਾ ਟਾਈਮ ਇਹੋ ਜੇਹਾ ਏ ਪੰਜਾਬ ਦੇ ਵਿਚ ਜਿਹੜਾ ਵੱਧ ਰਿਹਾ ਏ ਬਾਹਰਲਾ ਦਾ ਦੌਰ ਪੰਜਾਬੀ ਓਰੇ ਘਟ ਘਟ ਰਹਿਣਾ ਏ ਸਬ ਬਾਹਰ ਜਾਰੇ ਨੇ ਕੋਈ ਕਿਤੇ ਚੱਲਿਆ ਕੋਈ ਕਿਤੇ ਚੱਲਿਆ ਕੋਈ ਕਿਤੇ ਚੱਲਿਆ ਕੋਈ ਕਿਤੇ ਚੱਲਿਆ ਆਈਲੱਟ ਸੈਂਟਰ ਇੰਨੇ ਜ਼ਿਆਦਾ ਖੁੱਲੇ ਪਏ ਨੇ ਹਸਪਤਾਲ ਵੀ ਘੱਟ ਹੁਣਗੇ ਮਨੂੰ ਲੱਗਦਾ ਹੁਣ ਤਾਂ ਓਹੀ ਪੜ੍ਹ ਬਹੁਤ ਕੁਛ ਕਰ ਸਕਦੇ ਜੇ ਤੁਸੀ ਚਾਹੋਂ ਤਾਂ ਜਦ ਤੁਸੀ ਹੁਣ ਕਰਨਾ ਈ ਨੀ ਏ ਤੁਹਾਡੇ ਮੱਥੇ ਹੀ ਪਿਆ ਬਾਹਰ ਈ ਜਾਣਾ ਬਾਹਰ ਈ ਜਾਣਾ ਬਾਹਰ ਈ ਜਾਣਾ ਬਾਹਰ ਜਾ ਕੇ ਵੀ ਕੀ ਕਰਲੂੰਗੇ ਤੁਸੀ ਘੱਟੋਂ ਘੱਟ ਆਪਣੇ ਪੰਜਾਬ ਲਈ ਤਾਂ ਕੁਛ ਕਰੋ ਪਹਿਲਾਂ ਓਹੀ ਜਿਹੜੀ ਤਰੱਕੀ ਤੁਸੀ ਓਧਰ ਜਾ ਕੇ ਰਕਣੀ ਆ ਤੁਸੀਂ ਏਧਰ ਈ ਕਰੋ ਤਰੱਕੀ ਓਹੀ

ਆਉਣ ਵਾਲਾ ਜਿਹੜਾ ਸਮਾਂ ਹੋਰ ਏ ਇੰਨੇ ਕਾਲਜ ਬੰਦ ਹੋ ਰਹੇ ਨੇ ਕੁਛ ਸੋਚ ਈ ਨੀ ਸਕਦੇ ਪੀੜੀ ਪਤਾਨੀ ਕਿੱਧਰ ਚੱਲੀ ਏ ਸਮਝ ਈ ਨੀ ਆ ਰਿਹਾ ਕੁਛ ਵੀ ਚੱਲ ਕੀ ਰਿਹਾ ਏ ਕਾਲਜਾਂ ਚ ਵੀ ਤਾਂ ਏਨੀ ਰੌਣਕ ਲੱਗੀ ਹੁੰਦੀ ਸੀ ਕਾਲਜ ਖਾਲੀ ਦੇ ਖਾਲੀ ਪਏ ਨੇ ਇਹ ਫਰਕ ਏ ਇਹ ਫਰਕ ਏ ਆਪਣੇ ਪੰਜਾਬ ਤੇ ਬਾਕੀਆਂ ਚ ਤੇ ਵੱਧ ਤੋਂ ਵੱਧ ਆਪਦੇ ਏਧਰ ਰਹਿ ਕੇ ਈ ਤਰੱਕੀ ਕਰੋ ਘੱਟੋਂ ਘੱਟ ਤੁਸੀ ਘਰ ਚ ਤਾਂ ਬੈਠੇ ਓ ਆਪਣੇ ਆਪਣੇ ਪਰਿਵਾਰ ਚ ਆਪਣੇ

ਹੈਲੋ ਹਮ ਕਿਆ ਕਰਦੇ? ਅੱਛਾ। ਤੁਸੀਂ?

ਅੱਛਾ।

ਕਰਾਦੇ ਹੁਣ

ਮੈਂ ਕਿਹਾ ਤੁਸੀਂ ਕਿੱਥੇ ਰਹਿੰਦੇ? ਅਸੀਂ

ਮੈਂ ਕਿਹਾ ਤੁਸੀਂ ਕਿੱਥੇ ਰਹਿੰਦੇ? ਦਸਦੇ ਤੂੰ? ਨੈਨਸੀ ਨੂੰ ਨਹੀਂ ਤੁਹਾਨੂੰ ਨੀ ਪਤਾ ਤੁਸੀਂ ਕਿੱਥੇ ਰਹਿੰਦੇ? ਨਹੀਂ ਮੈਨੂੰ ਐਡਰੈੱਸ ਭੁੱਲ ਗਿਆ ਫਿੱਕਾ ਫਿੱਕਾ ਯਾਦ ਆਏਗਾ

ਚਲੋ ਏਦੇ ਘਰ ਜਗ੍ਹਾ ਨਹੀਂ ਹੇਗੀ ਨਾ ਆਪਣੀ ਇੰਨਫੋਰਮੈਸਨ ਸ਼ੇਅਰ ਕਰਨ ਦੀ ਹਮ ਅੱਛਾ।

ਇਹ ਅੱਗੇ ਹਾਂ ਇਹ ਕਿਸੇ ਨੇ ਸੁਣਨੀਆ ਇਹ

ਨੰਗਲ ਕਿਹੜਾ ਇਕ ਏ ਇਕ ਓਧਰ ਨੰਗਲ ਏ ਨੰਗਲ ਤਾ ਨੰਗਲ ਤਾ ਬਥੇਰੇ ਨੰਗਲ ਨੇ